ਕਲਰ ਬਹੁਤ ਸੋਹਣਾ ਕੀਤਾ ਵਾ ਰੈਡ ਯੈਲੋ ਵਾਈਟ ਵਾਈਟ ਯੈਲੋ ਕਲਰ ਦੇ ਕਰਟੇਨਸ ਲੱਗੇ ਹੋਏ ਆ ਬਲੈਕ ਕਲਰ ਦੀ--

ਬੋਹੁਤ ਸਾਰੇ ਬੱਚੇ ਕੁਝ ਪਾਣੀ ਦੇ ਵਿੱਚ ਨਹਾਂਡੇਂ ਨੇ ਕੁਝ ਬਾਹਰ ਖੜੇ ਨੇ ਕੁਝ ਊਪਰ ਸਲਾਈਡਸ ਦੇ ਊਪਰ ਦੀ ਆ ਰਹੇ ਨੇ ਬੋਹੁਤ ਵੱਡੀਆਂ ਸਲਾਈਡਸ ਹੈਂ ਇੱਕ ਬਲੂ ਆ ਇੱਕ ਬਲੂ ਵ੍ਹਾਈਟ ਆ।

ਬਹੁਤ ਸਾਰਾ ਪਾਣੀ ਆ ਦੋਨੋ ਜਨੇ ਫੋਟੋ ਕਰਵਾਉਣ ਡਏ ਆ ਦੋਨਾਂ ਨੇ ਵਾਈਟ ਸ਼ਰਟ ਪਾਈ ਆ ਇੱਕ ਨੇ ਬਲੈਕ ਪੈਂਟ ਪਾਈ ਆ ਇੱਕ ਨੇ ਵੀ ਬਲੂ ਪਾਈ ਆ--

ਕੁੱਛ ਵੱਡੇ ਵੱਡੇ ਫਲੌਵਰ ਨੇਂ ਕੁਛ ਛੋਟੇ ਛੋਟੇ ਨੇਂ ਰੈੱਡ ਕਲਰ ਦੇ ਬਲੂ ਕਲਰ ਦੇ ਯੈੱਲੋ ਕਲਰ ਦੇ।

ਏਹ ਇੱਕ ਟੈਂਪਲ ਆ ਏੱਥੇ ਬੋਹੁਤ ਸੰਗਤ ਆਈ ਹੋਈ ਆ ਬੋਹੁਤ ਹੀ ਵੱਡਾ ਤੇ ਪੁਰਾਨਾ ਟੈਂਪਲ ਆ ਦੋ ਤਿੰਨ ਮੰਜ਼ਿਲੀ ਬਣਿਆ ਹੋਏ ਆ ਵਾਂ।

ਕਿਸੇ ਨੇਂ ਰੈੱਡ ਸ਼ਰਟ ਪਾਈ ਆ ਕਿਸੇ ਨੇਂ ਵਾਈਟ ਪਾਈ ਏ ਕਿਸੇ ਨੇਂ ਜੈੱਲੌ ਬਹੁਤ ਹੀ ਸਾਰੇ ਛੋਟੇ ਛੋਟੇ--

ਟਾਈਮ ਅਕੈਡਮੀ ਦੇ ਵਿੱਚ ਆਈਲਸਟ ਸਟੋਫਲ ਬੀਟੀ ਲਾਈਵ ਸਕੇਲ ਯੂਕੇ ਸਪੋਕਨ ਇੰਗਲਿਸ਼ ਸਾਰਾ ਕੁਝ ਕਰਵਾਇਆ ਜਾਂਦਾ ਵਾ।

ਵੀ ਡੋਂਟ ਐਡਵਾਈਜਰ ਇਹਦੇ ਵਿੱਚ ਹਰ ਤਰ੍ਹਾਂ ਦੀ ਬੱਚੇ ਨੂੰ ਸਹੂਲਤ ਦਿੱਤੀ ਜਾਂਦੀ ਆ।

ਇਕ ਯੇਲੋ ਕਲਰ ਦੀ ਅੰਮਰੇਲਾ ਬਣਾਈ ਗਈ ਆ ਉਹਦੇ ਵਿੱਚ ਪਾਣੀ ਆਉਂਦਾ ਪਿੱਛੇ ਬਹੁਤ ਹੀ ਵੱਡੇ ਵੱਡੇ ਫਲੋਰਸ ਲਗਾਏ ਗਏ ਆ।

ਬਹੁਤ ਹੀ ਡਿਫਰੈਂਟ ਡਿਫਰੈਂਟ ਟਾਈਪ ਤੇ ਸਾਈਕਲ ਖੜੇ ਆ ਰੈਡ ਬਲੂ ਬਲੈਕ ਯਲੋ ਗਰੀਨ --

ਕੁਝ ਅੱਪਾ ਬਾਏ ਵੀ ਕਰ ਸਕਦੇ ਹਾਂ ਇੱਥੇ ਇੱਕ ਟੇਬਲ ਪਿਆ ਹੋਇਆ ਆ ਚੇਅਰ ਪਿਆ ਹੋਇਆ ਵਾ।

ਇਕ ਸਾਈਕਲ ਦੀ ਸ਼ੋਪ ਆ ਇਥੇ ਬੱਚਿਆਂ ਦੇ ਸਾਈਕਲ ਵੱਡਿਆਂ ਦੇ ਸਾਈਕਲ ਹਰ ਤਰਾ ਦੇ ਸਾਈਕਲ ਮਿਲਦੇ ਆ।

ਰੈਸਟੂਰੈਂਟ ਦੀ ਬਹੁਤ ਸੋਹਣੀ ਡੈਕੋਰੇਸ਼ਨ ਕੀਤੀ ਹੋਈ ਆ ਗਰੀਨ ਯੈੱਲੌ ।

ਇਥੇ ਬਹੁਤ ਸਾਰੇ ਬਿਸਕੁਟ ਮੱਠੀਆਂ ਰਸ ਟੋਫੀਆਂ ਪਾਣੀ ਦੀ ਬੋਤਲ

ਤੇ ਬਹੁਤ ਹੀ ਵੱਡੀ ਗਰਾਊਂਡ ਆ ਗਰਾਊਂਡ ਦੇ ਪਰਲੀ ਸਾਈਡ ਤਿੰਨ ਮੰਜਲੀ ਬਿਲਡਿੰਗ ਬਣੀ ਹੋਈ ਆ ਬਿਲਡਿੰਗ ਦੇ ਲਾਗੇ ਬਹੁਤ ਵੱਡੇ ਵੱਡੇ।

ਬਹੁਤ ਹੀ ਵੱਡਾ ਇਥੇ ਹੇਅਰ ਨੇਲਸ ਮੇਕਅਪ ਐਕਸਟੈਂਸ਼ਨ ਹੇਅਰ ਐਕਸਟੈਂਸ਼ਨ ਨੇਲ ਐਕਸਟੈਂਸ਼ਨ --

ਇੱਕ ਨੇ ਬਲੈਕ ਸ਼ਰਟ ਗ੍ਰੇ ਪੈਂਟ ਪਾਈ ਹੋਇਆ ਇੱਕ ਨੇ ਬਲੂ ਸ਼ਰਟ ।

ਚਾਰਟ ਰੈਡੀ ਕਰਨ ਢੇਆ ਇਕ ਟੀਚਰ ਸਾਈਡ ਤੇ ਖੜ ਕੇ ਉਹਨਾਂ ਨੂੰ ਦੇਖਣ ਢੇਆ ਉਹਨਾਂ ਨੂੰ ਵਾਈਟ ਡਰੈਸ ਪਾਈ ਹੋਈ ਐ ਵਾਈਟ ਕਲਰ ਦਾ ਪਟਕਾ ਬਣਨਾ ਹੋਇਆ ਪੈਰਾਂ ਨੂੰ ਚੱਪਲ ਪਾਈ ਹੋਈ ਐ।